ਇਹ ਇੱਕ ਬਹੁਤ ਵਧੀਆ ਵਿਊ ਬਣਿਆ ਹੋਇਆ ਹੈ ਜੋ ਅਸੀ ਇਸ ਵਿੱਚ ਦੇਖ ਰਹੇ ਹਾਂ।

ਜੋ ਕਿ ਇਸ ਵਿੱਚ ਬਹੁਤ ਲੋਗ ਸਾਨੂੰ ਨਜ਼ਰ ਆ ਰਹੇ ਹੈਂ।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

ਇਹ ਬੋਹੁਤ ਵਧੀਆ ਏਰੀਆ ਬਣਿਆ ਹੋਇਆ ਹੈ ਜੋ ਕੀ ਅੱਸੀ ਇੱਸ ਵਿੱਚ ਦੇਖ ਰਹੇ ਹਾਂ।

ਇਹ ਇੱਕ ਪਲੇ ਗਰਾਊਂਡ ਕਾਲਜ ਦਾ ਏਰੀਆ ਬਣਿਆ ਹੋਇਆ ਹੈ।

ਘਾਹ ਅਤੇ ਪਾਰਕ ਦਾ ਏਰੀਆ ਬਣਿਆ ਹੋਇਆ ਹੈ ਜਿਸਦੇ ਉੱਪਰ ਬਹੁਤ ਵੱਡੇ ਵੱਡੇ --

ਦਰੱਖਤ ਲੱਗੇ ਹੋਏ ਹੈ ਜੋ ਅਸੀਂ ਇਸ ਵਿੱਚ ਦੇਖ ਰਹੇ ਹਾਂ।

ਇਹ ਇੱਕ ਸ਼ਾਂਤ ਜਿਹਾ ਏਰੀਆ ਬਣਿਆ ਹੋਇਆ ਹੈ ਜਿਸ ਵਿੱਚ ਸਾਨੂੰ --

ਇਹ ਕੁੱਛ ਬੰਨਾਂਦਾ ਨਜ਼ਰ ਆ ਰਿਹਾ ਹੈ ਜੋਕਿ ਅੱਸੀ ਇਸ ਵਿੱਚ ਦੇਖ ਰਹੇ ਹਾਂ।

ਇਸ ਵਿੱਚ ਬਹੁਤ ਸਾਰੀਆਂ ਡਰਿੰਕਸ ਗੁਲਾਬ ਜਾਮੁਨ ਬਰਫੀ ਅਤੇ ਬਹੁਤ ਸਾਰੀਆਂ ਮਠਿਆਈਆਂ ਸਾ --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

ਬਹੁਤ ਸਾਰੇ ਰੈਡੀਮੇਡ ਸੂਟ ਰੱਖੇ ਹੋਏ ਹੈ ਜੋ ਕਿ ਸਾਨੂੰ ਇਸ ਵਿੱਚ --

ਝੂਟੇ ਤੇ ਕੈਂਪ ਦੇਖ ਰਹੇ ਹਾਂ ਜੋ ਸਾਨੂੰ --

ਜੋ ਇੱਸ ਵਿੱਚ ਕੁਛ ਪਾਂਦੇ ਹੋਏ ਨਜ਼ਰ ਆ ਰਹੇ ਹੈ ਇਹ ਬਹੁਤ ਵਧੀਆ ਏਰੀਆ ਹੈ।

ਇਹ ਬਹੁਤ ਵਧੀਆ ਬਣਿਆ ਹੋਇਆ ਹੈ ਜੋ ਸਾਨੂੰ ਇਸ ਵਿੱਚ --

ਜੋ ਅਸੀਂ ਇਸ ਦੇ ਅੰਦਰ ਦੇਖ ਰਹੇ ਹਾਂ। ਇਸ ਦੇ ਅੰਦਰ ਬਹੁਤ ਸਾਰਾ --

ਜੋ ਸਾਨੂੰ ਇਸ ਵਿੱਚ ਦਿਖ ਰਹੀ ਹੈ ਇਸ ਵਿੱਚ ਇੱਕ ਬਿਲਡਿੰਗ ਵੀ --

ਜੋ ਕਿ ਸਾਨੂੰ ਇਸ ਵਿੱਚ ਬਹੁਤ ਸਾਰੇ ਡੈਕੋਰੇਸ਼ਨ ਸੋਹਣੀ ਲੱਗਦੀ ਹੈ।